ਕਿਸ਼ਵਿਸ਼ ਤੇ ਹੋਰ ਜਾਂ ਉਹ school ਜਿੰਨਾ ਕੋਲ ਉੱਚ ਸਿੱਖਿਆ ਦਾ ਪੱਧਰ ਹੈ ਹੋਰ ਨਿੱਜੀ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਵੱਲ ਚਾਹੁੰਦੇ ਹਨ ਲਈ school ਵਿੱਚ ਜੋ ਹੈ ਕਾਰ corporate ਸਿਖਲਾਈ ਮਿਲਟਰੀ ਸਿੱਖਿਆ schooling ਤੇ online ਸਕੂਲਾਂ ਵਿੱਚ ਇੱਕ ਪਰੰਪਰਾਗਤ ਸਕੂਲੀ building ਤੋਂ ਬਾਹਰ ਪੜ੍ਹਾਉਣਾ ਵੀ ਸਿੱਖਣਾ ਚਾਹੁੰਦਾ ਹੈ ਤੇ ਆਮ ਤੌਰ ਤੇ ਕਈ ਵੱਖ ਵੱਖ ਸੰਸਥਾਈ ਮੋਡਲਾਂ ਦੇ ਰੂਪ ਵਿੱਚ ਹੁੰਦੇ ਹਨ ਜਿੰਨਾ ਵਿੱਚ ਵਿਭਾਗੀ ਸਿੱਖਣ ਵਾਲੇ ਛੋਟੇ ਸਮੁਦਾਇ ਅਕੈਡਮੀਆਂ ਸਕੂਲ ਅੰਦਰ ਸਕੂਲਾਂ ਸ਼ਾਮਲ ਹੁੰਦੀਆਂ ਹਨ ਹਾਂਜੀ ਬਿਲਕੁਲ ਤੁਸੀ ਸਹੀ ਕਿਹਾ ਜਿਦਾ ਕੇ ਅਗਰ private ਸਕੂਲਾਂ ਦੀ ਅਹ ਗੱਲ ਕੀਤੀ ਜਾਏ ਹਨਾਂ ਤੇ ਇਹਨਾਂ ਵਿੱਚ ਜਿਦਾਂ ਧਾਰਮਿਕ ਅਦਾਰਿਆਂ ਦੇ ਰੂਪ ਵਿੱਚ ਵੀ ਹੋ ਸਕਦੇ ਆ ਜਾਂ ਇਹਨਾਂ ਦੀ ਜਿਵੇਂ ਵੱਖ ਵੱਖ ਈਸਾਈ ਧਰਮ ਦੇ ਮਦਰਸੇ ਵਗੈਰਾ ਜਾਂ ਹੋਰ school ਨੇ ਇਹਨਾਂ ਬਾਰੇ ਤੁਸੀ ਕੀ ਕਹੋਗੇ ਹਾਂਜੀ private school ਜੋ ਹੈ ਧਾਰਮਿਕ ਅਦਾਰਿਆਂ ਦੇ ਰੂਪ ਵਿੱਚ ਵੀ ਹੋ ਸਕਦੇ ਨੇ ਜਿਵੇਂ ਕੀ ਈਸਾਈ ਮਦਰਸਾ ਹਵਾਸ ਤੇ ਹੋਰ ਨਿੱਜੀ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਬਲ ਅਹ ਬਲਨਿਕੀ school ਵਿੱਚ corporate ਸਿਖਲਾਈ ਮਿਲਟਰੀ ਸਿੱਖਿਆ ਦੇ ਸਿਖਲਾਈ ਦੇ ਕਾਰਬੋਰੀ ਸਕੂਲਾਂ ਵਿੱਚ ਸੰਸਥਾਵਾਂ ਸ਼ਾਮਿਲ ਹੁੰਦੀਆਂ ਹਨ ਘਰੇਲੂ ਸਕੂਲਿੰਗ ਵੀ ਹੁੰਦੀ ਹੈ ਤੇ ਪਰੰਪਰਾਗਤ ਸਕੂਲਿੰਗ ਬਿਲਡਿੰਗ ਤੋਂ ਬਾਅਦ ਪੜ੍ਹਾਉਣਾ ਵੀ ਸਿੱਖਣਾ ਹੁੰਦਾ ਹੈ। school ਆਮ ਤੌਰ ਤੇ ਕੋਈ ਵੱਖ ਵੱਖ ਵਾਰ ਪੜ੍ਹਾਉਣਾ ਸਿੱਖਣਾ ਅਹ ਸੰਸਥਾਈ ਮੋਡਲਾਂ ਦੇ ਰੂਪ ਵਿੱਚ ਹੁੰਦੇ ਹਨ ਜਿੰਨਾਂ ਵਿੱਚ ਵੱਡੇ ਵਿਭਾਗੀ ਸਿੱਖਣ ਵਾਲੇ ਛੋਟੇ ਸਮੁਦਾਇ ਅਕੈਡਮੀਆਂ ਸਕੂਲਾਂ ਅੰਦਰ school ਸ਼ਾਮਿਲ ਹੁੰਦੇ ਹਨ ਹਾਂਜੀ ਤੇ ਨਿਰਕੁੰਤੀ ਦੀ ਗੱਲ ਕੀਤੀ ਜਾਏ ਤਾਂ ਜਿਦਾਂ school ਸ਼ਬਦ ਦਾ ਅਰਥ ਜਿਹੜਾ close ਤੋਂ ਬਣਿਆ ਹਨਾਂ ਤੇ ਇਹਦੇ ਵਿੱਚ ਇਸਦਾ ਮਤਲਬ ਇਹਨਾਂ ਨੇ ਕੀ ਲਿਖਿਆ school ਦਾ ਮਤਲਬ ਕੀ ਦੱਸਿਆ ਗਿਆ

ਪਰ ਬਾਅਦ ਵਿੱਚ ਇਸਤੋਂ ਬਾ ਇਸਨੂੰ ਸਮੂਹ ਵਿੱਚ ਭਾਸ਼ਣ ਦਿੱਤਾ ਗਿਆ ਕੇ ਸਕੂਲ ਲਈ ਵਰਤਿਆ ਜਾਣ ਲੱਗਾ ਹਾਂਜੀ ਬਿਲਕੁਲ ਸਹੀ ਕਿਹਾ ਜਿਦਾ ਕਿ ਇਤਿਹਾਸ ਤੇ ਵਿਕਾਸ ਦੀ ਗੱਲ ਕੀਤੀ ਜਾਏ ਤਾਂ ਇਹ ਪੁਰਾਣੇ ਸਮਿਆਂ ਦੇ ਵਿੱਚ ਜਿਦਾਂ ਇੱਕ ਅਹ ਮਜੂਦਾ ਸੰਕਲਪ ਰਿਹਾ ਹਨਾਂ ਤੇ ਪ੍ਰਾਚੀਨ ਰੋਮ ਦੇ ਵਿੱਚ ਵੀ ਇਹਨਾਂ ਨੂੰ ਕਾਫੀ ਮੌਜੂਦ ਰੂਪ ਮਿਲਦੇ ਆ ਉਸ ਬਾਰੇ ਕੀ ਕਹੋਗੇ ਹਾਂਜੀ ਮੈਂ ਤੁਹਾਨੂੰ ਦੱਸ ਦੇਣੀ ਆ ਪੁਰਾਤਨ ਕਾਲ ਤੋਂ ਸਿੱਖਣ ਦੇ ਲਈ ਕਿਸੇ ਥਾਈਂ ਕੇਂਦਰੀ ਨਾ ਤੇ ਵਿਦਿਆਰਥੀਆਂ ਨੂੰ ਇਕੱਠਾ ਕਰਨ ਦਾ ਸਕੰਪ ਮੌਜੂਦ ਰਿਹਾ ਹੈ ਪ੍ਰਾਚੀਨ ਸਕੂਲਾਂ ਵਿਦਿਆਰਥੀ ਨੂੰ ਇਕੱਠੇ ਕਰਨ ਦਾ ਸੰਕਲਪ ਹੁੰਦਾ ਹੈ ਤੇ ਇਮਾਨੀ ਪ੍ਰਾਚੀਨ ਰੋਮ ਪ੍ਰਾਚੀਨ ਭਾਰਤ ਪ੍ਰਾਚੀਨ ਚੀਨ ਵਿੱਚ ਇਸੇ ਰੂਪ ਦਾ ਮੌਜੂਦ ਹਨ ਜਿਸ ਜਿਸ ਦਾ ਅੰਤਿਮ ਸਾਮਰਾਜ ਵਿੱਚ primary ਪੱਧਰ ਤੇ school ਵਿਵਸਥਾ ਸਥਾਪਿਤ ਸੀ ਤੇ ਪਰੰਪਰਾਗਤ ਤੌਰ ਤੇ ਪ੍ਰਾਇਮਰੀ ਸਿੱਖਿਆ ਪ੍ਰਣਾਲੀ ਦੀ ਸਥਾਪਨਾ ਚਾਰ ਸੌ ਪੱਚੀ ਈਸਵੀ ਵਿੱਚ ਸ਼ੁਰੂ ਹੋਈ ਤੇ ਮਿਲਟਰੀ ਕਰਮਚਾਰੀਆਂ ਵਿੱਚੋ ਘੱਟੋ ਘੱਟ ਇੱਕ ਮੁੱਢਲੀ ਸਿੱਖਿਆ ਵੀ ਹੈ

ਤੇ ਅਗਰ ਇਹਨਾਂ ਦੀ ਈਸਾਈ ਵਿੱਚ ਇੱਕ ਹੋਰ ਸੱਭਿਆਚਾਰ ਦੀ ਜਿਸਨੇ school ਸ਼ਬਦ ਦੀ ਆਧੁਨਿਕ ਭਾਵਨਾ ਅਨੁਸਾਰ ਇੱਕ ਹੋਰ ਪ੍ਰਣਾਲੀ ਨੂੰ ਵਿਕਸਿਤ ਕੀਤਾ ਇਸ ਬਾਰੇ ਕੀ ਕਹੋਗੇ

ਅਹ ਜਿੰਨਾ ਵਿੱਚ ਕਿੰਗ school ਕੈਂਠਵਈ ਕਿੰਗ school ਸੇਂਟ ਪਿਟਰਸ school ਯੂਰੋਪ ਅਤੇ ਟਰੀਟ ਪੋਰਟ ਬ੍ਰਾਹਮਣ school ਹੁੰਦੇ ਹਨਾਂ ਓਹੀ ਸਦੀ ਵਿੱਚ ਸ਼ੁਰੂ ਹੋਏ ਤੇ ਮੋਨਾਸਕ school ਵੀ ਪੱਛਮੀ ਯੂਰੋਪ ਵਿੱਚ ਖੁੱਲ੍ਹੇ ਗਏ ਤੇ ਧਾਰਮਿਕ ਜੋਧਾਰਮ ਅਤੇ ਨਿਰਪੱਖ ਦੋਵੇਂ ਵਿਸ਼ਿਆਂ ਨੂੰ ਸਿਖਾਉਂਦੇ ਸਨ

ਹਾਂਜੀ ਤੁਸੀ ਸਹੀ ਕਿਹਾ ਅਹੰ ਇਸ ਵਿੱਚ ਗਿਆਨ ਤੇ ਜ਼ੋਰ ਦਿੱਤਾ ਗਿਆ ਜਿਸਨੂੰ ਗਿਆਨ ਦੀ ਸਿਖਲਾਈ ਤੇ ਉਸਨੂੰ ਫੈਲਾਉਣ ਦਾ ਇੱਕ ਵਿਵਸਥਿਤ ਸੰਸਥਾ ਦੀ ਸਿਖਲਾਈ ਉਸਨੂੰ ਫੈਲਾਉਣ ਲਈ ਇੱਕ ਵਿਵਸਥਿਤ ਤਰੀਕੇ ਵਿੱਚ ਮੰਤਵ ਲਈ ਤਿਆਰ ਢਾਂਚੇ ਦੀ ਲੋੜ ਹੁੰਦੀ ਸਭਤੋਂ ਪਹਿਲਾਂ ਮਸਜਿਦ ਨੇ ਧਾਰਮਿਕ ਕੌਮਾਂ ਤੇ ਸਿੱਖਣ ਦੀਆਂ ਗਤੀਵਿਧੀਆਂ ਦੇ ਨਾਲ ਜੋੜਿਆ ਪਰ ਨੌਵੀਂ ਸਦੀ ਵਿੱਚ ਮਦਰਾਸੀ ਦੇ ਰੂਪ ਵਿੱਚ school ਜਾਂ ਇੱਕ ਰੂਪ ਸਾਹਮਣੇ ਆਈਆਂ ਪਰ ਇੱਕ ਇਹ ਜਿਹਾ school ਜਿਸਨੂੰ ਮਸਜਿਦ ਤੋਂ ਆਜ਼ਾਦ ਤੌਰ ਤੇ ਬਣਾਇਆ ਗਿਆ ਸੀ ਜਿਵੇਂ ਕੇ ਅਲ ਕੁਰਾਇਨ ਜਿਸ ਦੀ ਸਥਾਪਨਾ ਅਠਾਰਾ

ਹਾਂਜੀ ਬਿਲਕੁਲ ਤੇ ਯੂਰਪ ਵਿੱਚ ਯੂਨੀਵਰਸਿਟੀਆਂ ਬਾਰਵੀਂ ਸਦੀ ਵਿੱਚ ਉਭਰੀਆਂ ਤੇ ਇੱਥੇ ਵਿਦ ਅਹ ਵਿਧਦਾਤਾਵਾਂ ਤੇ ਇੱਕ ਮਹੱਤਵਪੂਰਨ ਔਜਾਰ ਸੀ ਤੇ ਵਿਦਿਵਾਨਾ ਨੂੰ school ਵਿੱਚ ਕਹਿਕੇ ਦੱਸਿਆ ਗਿਆ ਸੀ ਹਨਾਂ ਇਸ ਬਾਰੇ ਤੁਸੀ ਕੀ ਕਹੋਗੇ

ਇਸ ਵੱਲ ਵਿਆਕਰਨ school ਸ਼ਬਦ ਵਿੱਚ ਹੋਂਦ ਵਿੱਚ ਆਇਆ ਤੇ ਜੇ ਜੋ ਸਿੰਕ ਰਾਜ ਵਿੱਚ ਗੈਰ ਰਸਮੀ ਤੌਰ ਤੇ ਇੱਕ primary school ਵੱਲ ਸੰਕੇਤ ਕਰਦਾ ਹੈ ਪਰ ਯੂਨਾਇਟਡ ਕਿੰਗਡਮ ਵਿੱਚ school ਦਾ ਅਰਥ ਹੁੰਦਾ ਹੈ ਯੋਗਿਅਤਾ ਜਾਂ ਕੁਸ਼ਲਤਾ ਜਾਂ ਅਧਾਰਤਿਕ ਦੀ ਚੋਣ ਕਰਦਾ ਹੈ ਇਸਤੋਂ ਬਾਅਦ ਸਕੂਲੀ ਪਾਠਕ੍ਰਮ ਤੇ ਸਾਕਾਰਤਾ ਤੇ ਅਹੰ ਸਾਹਿਤ ਦੇ ਨਾਲ ਨਾਲ ਜਿਹੜੀ ਤਕਨੀਕੀ ਕਰਾਤਮਿਕ, ਵਿਗਿਆਨਿਕ ਸਬਦ ਦੇ ਅਰਥਾਂ ਵਿੱਚ ਵਿਸਥਾਰ ਦਿੱਤਾ ਅਠਾਰਵੀਂ ਸਦੀ ਦੌਰਾਨ ਯੂਰੋਪ ਦੇ ਕੁੱਝ ਹਿੱਸਿਆਂ ਵਿੱਚ school ਦੇ ਵਿੱਚ ਦਾਖਲਾ ਆਮ ਗੱਲ ਹੋ ਗਈ ਤੇ ਤੇ ਅਮੇਰਿਕਾ ਤੇ ਹੋਰ ਥਾਵਾਂ ਦੇ ਪਹਿਲੇ public school ਆਮ ਤੋਰ ਏ ਇੱਕ ਕਮਰੇ ਵਾਲੇ ਸਕੂਲ ਸਨ ਜਿੱਥੇ ਇੱਕ ਹੀ ਅਧਿਆਪਕ ਇੱਕ class room ਵਿੱਚ ਲੜਕੇ ਲੜਕੀਆਂ ਦੀਆਂ ਸੱਤ ਪੜ੍ਹਾਉਂਦਾ ਸੀ

ਅਹ ਦਿੱਤੀ ਗਈ ਜਿਸ ਨਾਲ ਦੂਰ ਦੂਰ ਦੇ ਵਿਦਿਆਰਥੀ ਇਹਨਾਂ ਸੰਸਥਾਵਾਂ ਦੇ ਆਉਣ ਦੇ ਯੋਗ ਵੀ ਹੋਗੇ ਸੀ ਨਾ ਹਾਂਜੀ ਤੁਸੀ ਬਿਲਕੁਲ ਸਹੀ ਕਿਹਾ ਜਿਦਾਂ ਕੇ ਇਹਨਾਂ ਨੇ ਸਕੂਲੀ ਪਾਠਕ੍ਰਮ ਤੇ ਸਾਕਸ਼ਤਾ ਤੇ ਸਾਹਿਤ ਦੇ ਨਾਲ ਨਾਲ ਤਰੱਕੀ, ਕਲਾਤਕਮ, ਵਿਗਿਆਨ ਅਤੇ ਪ੍ਰਯੋਗਿਕ ਵਿਸ਼ਿਆਂ ਦਾ ਵੀ ਸਾਕਸ਼ਤਾ ਨੂੰ ਸ਼ਾਮਿਲ ਕਰ ਲਿਆ ਸੀ ਹੋਲੀ ਹੋਲੀ

ਇਹਨਾਂ ਨੇ ਔਟੋਮੇਨ ਰਾਜਧਿਨ ਫੁਰਸਤ ਤੇ ਐਡ੍ਰਿਨ ਕਸਬੇ ਸਿਖਾਉਣ ਦੀ ਵੀ ਮੁੱਖ ਕੇਂਦਰ ਬਣੇ ਸੀ ਐ ਜਿਹਦੇ ਵਿੱਚ ਹਸਪਤਾਲ ਸੀ ਮਦਰਸੇ ਇੱਕ ਜਨਤਕ ਰਸੋਈ ਭੋਜਨ ਕਰਨ ਲਈ ਖੇਤਰ ਤੇ ਆਟੋਮੈਨਸ ਪ੍ਰਣਾਲੀ ਪ੍ਰਣਾਲੀ ਹੁੰਦੀ ਸੀ, ਜਿਸ ਨਾਲ ਸਿੱਖਿਆ ਦਾ ਮੁਫ਼ਤ ਖਾਣੇ ਤੇ ਸੰਭਾਂਲ ਤੇ ਕਈ ਵਾਰ ਮੁਫ਼ਤ ਰਿਹਾਇਸ਼ ਦੁਆਰਾ ਵਿਆਪਕ ਜਨਤਾ ਦੀ ਪਹੁੰਚ ਵੀ ਲਿਆਈ ਜਾਂਦੀ ਸੀ ਹਾਂਜੀ ਹਾਂਜੀ ਬਿਲਕੁਲ ਤੁਸੀ ਸਹੀ ਕਿਹਾ ਚਲੋ ਕਾਫੀ ਇਹਦੇ ਵਿੱਚ ਮੈਨੂੰ school ਬਾਰੇ ਪਤਾ ਚੱਲ ਗਿਆ ਕਦੋ ਸਥਾਪਿਤ ਹੋਇਆ ਕੀ ਇਤਿਹਾਸ ਹੈ ਇਸਦਾ ਹਨਾਂ ਤੇ ਪਰਾ private school ਜਿਹੜੇ ਨੇ ਅੱਜ ਕੱਲ ਜਿਦਾਂ ਧਾਰਮਿਕ ਅਦਾਰਿਆਂ ਦੇ ਰੂਪ ਵਿੱਚ ਵੀ ਹੋ ਰਹੇ ਨੇ ਬਹੁਤ ਸਾਰੇ school ਜੋ ਕਿ ਚਰਚ ਵਗੈਰਾ ਜਿਦਾਂ ਮਦਰਸੇ ਤੁਸੀ ਦੱਸਿਆ ਮੈਂਨੂੰ ਤੇ college ਤੇ ਅਹ ਕਿੱਤਾਕਾਰੀ school ਵੀ ਹਨਾਂ ਅੱਜ ਕੱਲ ਬਹੁਤ ਖੁੱਲ ਰਹੇ ਨੇ ਟੀ ਕਿੰਡਰ garden ਵੀ ਅਗਰ ਮੈਨੂੰ ਹੋਰ ਕੋਈ ਜਰੂਰਤ ਹੋਈ ਤਾਂ ਮੈਂ ਤੁਹਾਨੂੰ ਦੁਬਾਰਾ call ਕਰਾਂਗੀ ਠੀਕ ਹੈ okay ਸਤਿ ਸ੍ਰੀ ਅਕਾਲ, ਘੱਟ ਗਿਣਤੀ ਦੀਆਂ ਜਾਤੀ ਦੀਆਂ ਸਮੱਸਿਆ ਯੂਰਪ ਦੀ ਪ੍ਰਮੁੱਖ ਸ਼ਕਤੀ ਵਿੱਚ ਮਤਭੇਦ ਤੇ ਤਨਾਅ ਦਾ ਇੱਕ ਕਾਰਨ ਮਹਾਂਦੀਪ ਵਿੱਚ ਘੱਟ ਗਿਣਤੀ ਦੇ ਜਾਤੀ ਦੀ ਸਮੱਸਿਆ ਦਾ ਹੋਣਾ ਸੀ। ਸ਼ਾਂਤੀ ਸੰਮੇਲਨ ਉੱਨੀ ਸੌ ਉੱਨੀ ਦੇ ਨੇਤਾਵਾਂ ਨੇ ਰਾਸ਼ਟਰਵਾਦ ਦੇ ਸਿਧਾਂਤ ਉੱਤੇ ਚੱਲਦੇ ਹੋਏ ਕਈ ਨਵੇਂ ਰਾਜਾਂ ਦੀ ਸਥਾਪਨਾਵਾਂ ਕੀਤੀਆਂ ਸੀ ਪ੍ਰੰਤੂ ਇਸ ਸਿਧਾਂਤ ਨੂੰ ਪੂਰਨ ਰੂਪ ਵਿੱਚ ਅਮਲ ਵਿੱਚ ਨਾ ਲਿਆਂਦਾ ਗਿਆ। ਸਿੱਟੇ ਵਜੋਂ ਕੇਂਦਰੀ ਯੂਰਪ ਵਿੱਚ ਕਈ ਜਾਤੀਆਂ ਦੇ ਲੋਕਾਂ ਨੂੰ ਅਜਿਹੇ ਰਾਜਾਂ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਜਿੱਥੇ ਉਹ ਘੱਟ ਗਿਣਤੀ ਵਾਲੀ ਜਾਤੀਆਂ ਬਣ ਗਈਆਂ ਯੂਰਪ ਦੇ ਕਈ ਦੇਸਾਂ ਨੇ ਵਿਰੋਧੀ ਦੇਸਾਂ ਵਿੱਚ ਨਿਵਾਸ ਕਰ ਰਹੇ ਘੱਟ ਗਿਣਤੀ ਵਾਲੀਆਂ ਜਾਤੀਆਂ ਦੇ ਲੋਕਾਂ ਨੂੰ ਉਹਨਾਂ ਦੀਆਂ ਸਰਕਾਰਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ਜ਼ਰਮਨ ਵਿੱਚ ਜ਼ਰਮਨੀ ਵਿੱਚ ਨਾਜ਼ੀਦਲ ਦੇ ਨੇਤਾ ਹਿਟਲਰ ਨੇ ਆਸਟਰੀਆ, ਪੋਲੈਂਡ

ਚੈਕੋਸਲੋਵਾਕੀਆ ਦੇ ਰਾਜਾ ਨੂੰ ਜਰਮਨੀ ਵਿੱਚ ਸਾਮਿਲ ਕਰ ਲਿਆ ਪੋਲੈਂਡ ਵਿੱਚ ਜਰਮਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਬਹਾਨੇ ਉਸਨੇ ਸਤੰਬਰ ਉੱਨੀ ਸੌ ਉਣਤਾਲੀ ਈਸਵੀ ਵਿੱਚ ਪੋਲੈਂਡ ਉੱਤੇ ਹਮਲਾ ਕਰ ਦਿੱਤਾ। ਜੋ ਦੂਜੇ ਮਹਾਂਯੁੱਧ ਦਾ ਤਤਕਾਲੀ ਕਾਰਨ ਸਾਬਿਤ ਹੋਇਆ ਰਾਸ਼ਟਰੀ ਸੰਘ ਦੀ ਸਫ਼ਲਤਾ ਪਹਿਲੇ ਮਹਾਂਯੁੱਧ ਵਿੱਚ ਹੋਏ ਵਿਨਾਸ਼ ਪਿੱਛੇ ਪ੍ਰਮੁੱਖ ਦੇਸਾਂ ਦੇ ਨੇਤਾਵਾਂ ਨੇ ਅੰਤਰ ਰਾਸ਼ਟਰੀ ਸਹਿਯੋਗ ਦੇ ਸਥਾਈ ਸ਼ਾਂਤ ਅਹ ਸਥਾਈ ਸ਼ਾਂਤੀ ਕਾਇਮ ਰੱਖਣ ਦੇ ਉਦੇਸ਼ ਨਾਲ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ। ਆਰੰਭ ਵਿੱਚ ਬਹੁਤ ਸਾਰੇ ਦੇਸਾਂ ਨੂੰ ਰਾਸ਼ਟਰੀ ਸੰਘ ਉੱਤੇ ਭਰੋਸਾ ਨਹੀਂ ਸੀ, ਪਰ ਹੌਲੀ ਹੌਲੀ ਵਿਰੋਧੀ ਦੇਸਾਂ ਦੇ ਉਸਦੇ ਪ੍ਰਤੀ ਵਿਵਹਾਰ ਵਿੱਚ ਤਬਦੀਲੀ ਆਈ, ਉੱਨੀ ਸੌ

ਪਿੱਛੋਂ ਰਾਸ਼ਟਰੀ ਸੰਘ ਦੀ ਕਮਜ਼ੋਰੀ ਸਾਫ਼ ਦਿਖਾਈ ਦੇਣ ਲੱਗੀ ਤੇ ਇਹ ਲਗਪਗ ਸਪਸ਼ਟ ਹੋ ਗਿਆ ਕਿ ਅੰਤਰ ਰਾਸ਼ਟਰੀ ਸਮੱਸਿਆਵਾਂ ਦਾ ਸ਼ਾਂਤਮਈ ਢੰਗ ਨਾਲ ਹੱਲ ਨਹੀਂ ਕਰ ਸਕਦੀ, ਉੱਨੀ ਸੌ ਤੀਹ ਈਸਵੀ ਵਿੱਚ ਵਿਸ਼ਵ ਭਰ ਵਿੱਚ ਆਰਥਿਕ ਮੰਦਾ ਆਇਆ ਅਤੇ ਵੱਖ ਵੱਖ ਦੇਸਾਂ ਦੇ ਆਰਥਿਕ ਮਤਭੇਦ ਵਧਣੇ ਸ਼ੁਰੂ ਹੋ ਗਏ ਰਾਸ਼ਟਰ ਸੰਘ ਵੀ ਇਸ ਮੌਕੇ ਤੇ ਪ੍ਰਮੁੱਖ ਦੇਸਾਂ ਵਿੱਚ ਇਹਨਾਂ ਵੱਧ ਰਹੇ ਮਤਭੇਦ ਭੇਦਾਂ ਨੂੰ ਦੂਰ ਕਰਨ ਵਿੱਚ ਕਾਮਯਾਬ ਨਾ ਹੋਇਆ। ਆਪਸੀ ਦੁਸ਼ਮਣੀ ਵਧਣ ਕਾਰਨ ਯੂਰਪ ਦੇ ਵੱਡੇ ਦੇਸ ਆਪਣੀ ਸੈਨਿਕ ਸ਼ਕਤੀ ਦਾ ਵਿਕਾਸ ਕਰਦੇ ਰਹੇ ਜਿਸਦੇ ਫਲਸਰੂਪ ਛੋਟੇ ਦੇਸਾਂ ਦਾ ਰਾਸ਼ਟਰ ਸੰਘ ਵਿੱਚ ਵਿਸ਼ਵਾਸ ਜਾਂਦਾ ਰਿਹਾ ਸੰਘ ਦੇ ਪ੍ਰਮੁੱਖ ਮੈਂਬਰਾਂ ਦੇਸਾਂ ਦੀ ਆਪਸੀ ਈਰਖਾ ਵਿੱਚ ਸੰਘ ਦੀ ਕਮਜ਼ੋਰੀ ਦਾ ਅੰਦਰੂਨੀ ਕਾਰਨ ਬਣੇ ਜਦਕਿ ਇਸਦੇ ਵਿਰੋਧੀ ਇਟਲੀ, ਜਪਾਨ ਤੇ ਜਰਮਨੀ ਆਦਿ ਦੇਸਾਂ ਵਿੱਚੋਂ ਇਸਦੀ ਅਲੋਚਨਾ ਇਸਦੇ ਪਤਨ ਦਾ ਬਾਹਰੀ ਕਾਰਨ ਸਿੱਧ ਹੋਈ। ਹਿਟਲਰ ਨੇ ਇਸ ਸੰਘ ਨੂੰ ਸਮਾ ਸਾਮਰਾਜਵਾਦੀ ਤੇ ਪੂੰਜੀਵਾਦ ਕਹਿ ਕੇ ਇਸਨੂੰ ਨਿੰਦਿਆ ਨਿਰੀ ਨਿੰਦਿਆ ਕੀਤੀ ਉੱਨੀ ਸੌ ਇਕੱਤੀ ਈਸਵੀ ਵਿੱਚ ਜਪਾਨ ਦੇ ਮਾਚੋਈਆ ਉੱਤੇ ਹਮਲੇ ਸਮੇਂ ਸੰਘ ਵੱਲੋਂ ਵਿਖਾਈ ਗਈ ਕਮਜ਼ੋਰੀ ਨੇ ਸੰਘ ਦੇ ਮਾਣ ਨੂੰ ਧੱਕਾ ਪਹੁੰਚਾਇਆ ਜਦੋਂ ਇਟਲੀ ਨੇ ਐਤਸੀਨੀਆ ਉੱਤੇ ਅਧਿਕਾਰ ਕਰ ਲਿਆ ਤਾਂ ਰਾਸ਼ਟਰ ਸੰਘ ਇਟਲੀ ਵਿਰੁੱਧ ਕੁੱਝ ਨਾ ਕਰ ਸਕਿਆ ਰਾਸ਼ਟਰ ਸੰਘ ਦੀਆਂ ਅਜਿਹੀਆਂ ਅਸਫ਼ਲਤਾਵਾਂ ਕਾਰਨ ਪ੍ਰਮੁੱਖ ਸ਼ਕਤੀਆਂ ਵਿੱਚ ਵੈਰ ਵਿਰੋਧ ਵੱਧਦਾ ਗਿਆ, ਜਿਸਨੇ ਮਹਾਂਯੁਧ ਨੂੰ ਅਨਿਵਾਰਨੀ ਬਣਾ ਦਿੱਤਾ। ਇੰਗਲੈਂਡ ਅਤੇ ਫਰਾਂਸ ਵਿੱਚ ਮਤਭੇਵ ਪਹਿਲੇ ਮਹਾਂਯੁਧ ਵਿੱਚ ਇੰਗਲੈਂਡ ਤੇ ਫਰਾਂਸ ਇਕੱਠੇ ਲੜੇ ਸਨ ਪ੍ਰੰਤੂ ਯੁੱਧ ਦੀ ਸਮਾਪਤੀ ਪਿੱਛੋਂ ਦੋਹਾਂ ਵਿੱਚ ਮਤਭੇ ਮਤਭੇਦ ਪੈਦਾ ਹੋ ਗਏ। ਇੰਗਲੈਂਡ ਯੂਰਪ ਵਿੱਚ ਸ਼ਕਤੀ ਅਸੰਤੁਲਨ ਦੀ ਸਥਾਪਨਾ ਵਿੱਚ ਵਿਸ਼ਵਾਸ ਰੱਖਦਾ ਸੀ ਇਸਦੇ ਉੱਲਟ ਫਰਾਂਸ ਆਪਣੇ ਆਪ ਨੂੰ ਹਰ ਤਰ੍ਹਾਂ ਦਾ ਨਾਲ ਸੁਰੱਖਿਅਤ ਰੱਖ ਕੇ ਰੂਪ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ ਬਣਨ ਦਾ ਚਾਹਵਾਨ ਸੀਗਾ। ਅਤੇ ਇੰਗਲੈਂਡ ਨਾ ਤਾਂ ਜਰਮਨੀ ਨੂੰ ਬਹੁਤ ਕੰਮਜ਼ੋਰ ਅਤੇ ਨਾ ਹੀ ਫਰਾਂਸ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਪੱਖ ਵਿੱਚ ਸੀ ਸਿੱਟੇ ਵਜੋਂ ਫਰਾਂਸ ਤੇ ਜਰਮਨੀ ਨੂੰ ਸਦਾ ਕੰਮਜ਼ੋਰ ਰੱਖਣ ਦਾ ਯਤਨ ਕਰਦਾ ਸੀ।

ਹਿਟਲਰ ਦੇ ਨਾਜੀ ਦਲ ਦੀ ਸ਼ਕਤੀ ਦਾ ਉਬਾਰ ਹੋਇਆ ਦੋਹਾਂ ਦੇਸਾਂ ਵਿੱਚ ਇੱਕ ਦਲ ਦੇ ਇੱਕ ਵਿਅਕਤੀ ਦਾ ਸ਼ਾਸ਼ਨ ਕਾਇਮ ਹੋ ਗਿਆ ਹਿਟਰ, ਹਿਟਲਰ ਤੇ ਅਹ ਮੋਸਲੀਨੀ ਵਿਅਕਤੀ ਦਾ ਸ਼ਾਸ਼ਨ ਕਾਇਮ ਹੋ ਗਿਆ।

ਅੱਜ ਕਲ ਨਨਕਾਣਾ ਸਾਹਿਬ ਦੇ ਨਾਲ ਨਾਲ ਜਨਿਯ ਜਾਂਦਾ ਹੈ ਆਪ ਦੇ ਪਿਤਾ ਦਾ ਨਾ ਮੈਂ ਤਾ ਕਾਲੁ ਆਤੇ ਮਾਤਾ ਦਾ ਨਾ ਪਿਤਾ ਸੀ ਆਪ ਦੀ ਵਾਦੀ ਪੈਣ ਦਾ ਨਾਮ ਬੇਬੇ ਨਾਨਕ ਸੀ ਬੇਚ ਪੇੰ ਤੂੰ ਹੇਇ ਆਪ ਘੇਮ ਘੇਨ ਸਵ੍ਬ ਦੇਯਨ ਸੁਨ ਆਪਨੂ ਪੇੰਡੀ ਪਾਸ ਪੜਣ ਪੇਜਿਯਾ ਤਾ ਆਪ ਨੇ ਪੈਂਦੀ ਨੂ ਹੀ ਚਮਤਕਾਰੀ ਸੂਜ ਬੂਜ੍ਨਾ ਹਾਰਨ ਕਰ ਦਿਤਾ ਜਦੋ ਆਪ ਨੂ ਪੌਣ ਲੇਇ ਕਿਹਾ ਗਯਾ ਤਾ ਇਸ ਨੂ ਆਪ ਨੇ ਇਕ ਚੂਥੀ ਰਸਮ ਕਹਿੰਦੇ ਹੋਯ ਜਿਨੂ ਪੋੰ ਪੋੰ ਤੋ ਨਾ ਕਰ ਦਿਤਾ ਆਪ ਦੇ ਪਿਤਾ ਨੇ ਆਪ ਨੂ ਪਸ਼ੁ ਚੁਰੋੰ ਪਾਜਿਯਾ ਤਾ ਆਪ ਦੀ ਪਾਰਟੀ ਵਹਿਚ ਤੇ ਪਸ਼ੁ ਲੋਕਾ ਨੇ ਖੇਤਾ ਵਿਚ ਜਾ ਵਾਰ ਦੇ

ਚੰਗਾ ਵ੍ਯਾਪਾਰੀ ਬੜੇ ਓਨਾ ਨੇ ਵ੍ਯਾਪਾਰ ਕਰਨ ਲਈ ਆਪ ਨੂ ਵੀਹ ਰੁਪਏ ਦਿੱਤੇ ਪਰ ਆਪ ਓਨਾ ਵੀਹਾਂ ਰੁਪਯਾ ਦਾ ਪੁਖਯਾ ਸਾਧੁਵਾ ਨੂ ਭੋਜਨ ਖਵਾ ਆਏ ਤੇ ਆਪਣੇ ਪਿਤਾ ਜੀ ਨੂ ਕਾਯ੍ਹਾ ਕੇ ਊ ਸਚਾ ਸੋਦਾ ਕਰ ਕੇ ਆ ਆਯ ਹੁਣ ਇਸ ਤੇ ਆਪ ਦੇ ਪਿਤਾ ਜੀ ਬੋਹਤ ਨਾਰਾਜ਼ ਹੋਯ ਅਤੀ ਆਪ ਨੂ ਆਪ ਦੀ ਪੈਣ ਬੀਬੀ ਨਾਨਕੀ ਕੋਲ ਸੁਲਤਾਨਪੁਰ ਫੇਜ ਦਿਤਾ ਆਪ ਦੀ ਦਿਜੇ ਜੇ ਰਾਮ ਨੇ ਨਵਾਬ ਦੌਲਤ ਖਾਨ ਲੋਧੀ ਦੇ ਮੋਤੀ ਕਹਾਨੀ ਵਿਚ ਆਪ ਨੂ ਨੋਕਰੀ ਤੇ ਲਾਵਾ ਦਿਤਾ ਇਤੀ ਆਪ ਨੇ ਦਿਲ ਖੋਲ ਕੇ ਲੋਕਾ ਨੂ ਰਾਸ਼ਨ ਦਿਤਾ ਆਪ ਅਪਨੀ ਕਮਾਈ ਦਾ ਵੀ ਕਾਫੀ ਹਿਸਾ ਲੋਕਾ ਵਿਚ ਵੰਡ ਦਿੰਦੀ ਸਾ ਇਹਤੇ ਰਹਿੰਦੇ ਹੋਏ ਆਪ ਦਾ ਵਿਆਹ ਬਟਾਲਾ ਦੀ ਖਤ੍ਰੀ ਮੂਨ ਚੰਦ ਦੀ ਸ ਪੁਤ੍ਰੀ ਬੀਬੀ ਸੁਲੱਖਣੀ ਨਾਲ ਹੋਯਾ ਆਪ ਦੇ ਕਰ ਦੋ ਪੁਟਰ ਬਾਬਾ ਸ਼੍ਰੀ ਚੰਦ ਅਤੀ ਲਾਕ਼ਮੀ ਦਸ ਪੈਦਾ ਹੋਯ ਆਪ ਇਕ ਦਿਨ ਵੀ ਨਦੀ ਵਿਚ ਏਇਸ੍ਹ੍ਨਨ ਕਰ ਕਰਨ ਗੇ ਆ ਲੋਪ ਹੋ ਗਾ ਆਯ ਅਤੀ ਤੀਨ ਦਿਨਾ ਪੀਚੋ ਅਤੀ ਅਤੀ ਰੱਬੀ ਹੁਕਮਾਂ ਆਂ ਬਾਗ ਕੀਤਾ ਆਪ ਨੇ ਇਕੋ ਸ਼ਬ ਦਾ ਅਲਾਪ ਕੀਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਇਸ ਤਾਰਾ ਆਪ ਨੇ ਮਾਨਵਤਾ ਦਾ ਨਾਰਾ ਲਾਯਾ ਅਤੀ ਇਕ ਨਵੀ ਟਰਮ ਦੀ ਸ਼ੁਰੁਆਤ ਕੀਤੀ ਆਪ ਨੇ ਨੋਕਰੀ ਚੜ ਕੇ ਸੰਸਾਰ ਦਾ ਓਦਰ ਕਰਨ ਦਾ ਬਯ੍ਰ੍ਰਾ ਚੁਕਿਯਾ ਆਪ ਨੇ ਛੋਵਾ ਦਿਸ਼੍ਵਾ ਦਿਯਾ ਯਾਤ੍ਰਾਮਾ ਕਿਤਿਯਾਂ ਜਿਨਾ ਨੂ ਊ ਦਸ ਤਿਯਾ ਵੀ ਕਾਯ੍ਹਾ ਜਾਂਦਾ ਹੈ ਯਨਾ ਬਰਸਿਆ ਯਨਾ ਉਦਾਸਿਯਾ ਦਾਨ ਆਪ ਨੇ ਸੁਸ਼ਾਂਤ ਵੇਰਮਾ ਪਰਮਾ ਟੋਥੀ ਕਰਮ ਕੰਡਾ ਦੇ ਵਿਰੋਧ ਪੁਰ੍ਚਾਰ ਕੀਤਾ ਅਤੀ ਕੁੰਡੀ ਰਾਕੇਸ਼ ਮਲਿਕ ਪਗੁ ਸਾਜਨ ਠਾਗ ਅਤੀ ਵਾਲੀ ਕੰਧਾਰੀ ਵਰ੍ਗੀਯ ਨੂ ਸੀਡੀ ਰਾਹ ਪਾਯਾ ਆਪ ਦੀ ਸਰ੍ਰੀ ਸਿਕ੍ਯ ਤੀਨ ਸਿਬ ਤੀਨ ਸੀ ਦਾਤਾ ਤੇ ਅਦਾਰਿਤ ਹੈ ਊ ਹੁਣ ਨਾਮ ਜੋਪੋ ਕ ਵੰਡ ਕੇ ਚਕੋ ਓਨਾ ਨੇ ਮੁਕਤੀ ਵਾਸਤੇ ਸਬ ਦੇ ਅਮਲੀ ਅਤੀ geography ਜੀਵਨ ਨੂ ਹੀ ਸੀ ਦਸ੍ਯ ਹੈ

ਹਾਕਮ ਦੇ ਜ਼ੁਲਮਾ ਦਾ ਜੋਰਦਾਰ ਕਾਂਡਾਂ ਕਿੱਤਾ ਗਾਂ ਅੰਤ ਆਪ ਸਨ ਅੰਤ ਆਪ ਪੰਦਰਾ ਸੋ ਊਂਤਾਲੀ ਈਸਵੀ ਵਹਿਚ ਕਰਤਾਰ ਪੁਰ ਪੁਰ ਵਿਖ੍ਯ ਫਾਇ ਲੀਨਾ ਜਿਨੂ ਗੁਰ ਗਦੀ ਸੋਂਪ ਕੇ ਜੋਤੀ ਜੋ ਤ੍ਮ੍ਹਾਰੀ ਸਾਥ ਬੂਰ ਨਾਨਕ ਪਰ ਘਟਿਯਾ ਮਿੱਟੀ ਤੋਂਦ ਚਾਨਣ ਹੁਵਾ ਜੋ ਕੁਰ ਸੂਰਜ ਨਿਕ੍ਲਿਯਾ ਤਾਰੀ ਸ਼ਬੀ ਅੰਦਿਰ ਪੁਲਵਾ ਰੂਪੇ ਕਾ ਸਿੱਖ ਧਰਮ ਦੇ ਮੋਦੀ ਜਨਮ ਤੇ ਮਾਤਾ ਪਿਤਾ ਭਾਰਤੀ ਦੁਰ੍ਸ਼ਕਤਾ ਪਰ ਆਯ ਹਾਲਤ ਵਿਦ੍ਯਾ ਰਸਮਾ ਦਾ ਤ੍ਯਾਗ ਸਚਾ ਸੋਦਾ ਮਜਾ ਚਾਰ੍ਨਿਯਾ ਤੇ ਸੂਪ ਦੀ ਸ਼ਾ ਵਿਆ ਤੇ ਸੁਲਤਾਨਪੁਰ ਜਾਣਾ ਵੀ ਵੈਸ਼ ਚਾਰ ਊ ਦਸ ਦਿਯਾ ਵਿਚਾਰ ਤਾਰਾ ਮਹਾਂ ਕਾਵਿਤਿਆ ਸੰਗੀਤ ਕਰ ਨਦਰ ਦੇਸ਼ਭਕਤ ਆਤਮ ਇਕ ਟਰਮ ਦੀ ਮੋਦੀ ਗੁਰੂ ਨਾਨਕ ਦੇਵ ਜੀ ਸਿਖ ਟਰਮ ਦੇ ਮੁੜੀ ਸਨ ਆਪ ਦਾ ਪੰਜਾਬ ਦੇ ਐਤਿਹਾਸਿਕ ਥਾਰ੍ਮਿਕ ਸਾਮਜਿਕ ਤੇ ਇਸ ਤਹਤ ਕਲ ਖੇਤਾ ਵਿਚ ਉਗਾਸ੍ਤਾਨ ਹੈ ਆਪ ਜੀ ਦਾ ਸਰ ਟਰਮ ਸੀ ਆਪ ਜੀ ਨੂ ਹਿੰਦੁਵਾ ਤੇ ਗੁਰੂ ਤੇ ਮੁਸਲਮਾਨਾ ਦਾ ਪੀਰ ਕਹਿਆ ਜਾਂਦਾ ਐ ਸਿਖਾ ਵਹਿਚ ਪਰ ਚਲਤ ਰੇ ਰੇਵਿਤਾਂ ਨਿਸਾਰ ਆਪ ਦਾ ਜਨਮ ਕ਼ਾਤਾਬ ਦੀ ਕਥਕ ਦੀ ਪੂਨਮ ਮਾਸੀ ਨੂ ਮਾਨ੍ਯ ਜਾਂਦਾ ਆਯ ਜੋ ਕੇ ਅਜੇ ਪਾਕਿਸਤਾਨ ਵਹਿਚ ਆਯ ਜਦੋ ਆਪ ਦਾ ਆਪ ਜੀ ਦਾ ਜਾਨਾਂ ਹੋਯਾ ਉਸ ਸੰਯ ਅੰਧ੍ਵਿਸ਼੍ਵਾਸ਼ਾ ਤੇ ਪੋ ਛੁਟ ਟਰਮ ਕਾਮ ਕੰਡਾ ਦਾ ਬੋਲ ਬਾਲਾ ਕੀ ਉਂਚ ਨੀਚ ਤੇ ਸ਼ੂਟ ਸ਼ਤ ਦਾ ਜ਼ਿਹਾਰ ਬੁਰੀ ਤਰਹ ਪਾਯ੍ਲਿਯਾ ਹੋਯਾ ਸੀ ਆਪ ਨੇ ਇਸ ਅਵਾਸਤਾ ਦਾ ਜਿਗਰ ਇਸ ਪ੍ਰਕਾਰ ਕੀਤਾ ਹੈ ਕਲ੍ਕਾਤੀ ਅਰਾਜਕ ਤੈ ਤਾਰ੍ਪੰਖ ਕਰ ਉੜਾ ਉੜ ਉਦ੍ਰਯ੍ਹਾ ਕੋਉਰ ਅਮਾਵਸ ਸੰਤ ਚੰਦ੍ਰਮਾ ਦਿਸੀ ਨਹੀ ਕਰ ਚਾਰ੍ਹੇਯਾ ਅਜੇ ਹੀ ਸਮੇ ਵਿਚ ਧਰਮ ਦੀ ਚੀਖ ਪੁਕਾਰ ਸੁਨ ਕੇ ਗੁਰੂ ਜੀ ਨੇ ਅਵਤਾਰ ਤਾਰਿਆਂ ਜਿਸ ਪਰ ਜਿਸ ਬਰੀ ਪਾਈ ਗੁਰੂ ਦਾਸ ਜੀ ਨੇ ਲਿਖਿਯਾ ਹੈ ਸੁੜੀ ਪੁਕਾਰ ਦੇ ਤਾਰ ਪ੍ਰਭੂ ਪ੍ਰਭ ਗੁਰੂ ਨਾਨਕ ਜੱਗ ਮੈਂ ਪਠਾਇਆ ਜਿਦੁਨ ਸਾਥ ਸਾਲ ਡੀ ਸੀ ਆਪਨੂ ਪੰਡੀ ਕੁਲੁਨ ਪੀਰਾਂ ਪੇਜੇਯਾ ਪਰ ਅਪਨ੍ਯਨ ਪੜੇੰ ਨੂ ਅਪਨ੍ਯਨ ਅਦ੍ਯਾਤਕ ਵੇਚ੍ਰਾਂ ਨਾ ਪੇਰ੍ਬਾਬੇਤ ਕੀਤਾ ਅਪਨ੍ਯਨ ਅਰਬੀ ਫਰਾਸੀ ਸੇਨ੍ਸ੍ਲਿਤ ਪਾਰੀ ਟੀ ਹੇਸ੍ਬ ਕਿਤਾਬ ਵੀ ਸੇਖੇਯਾ ਅਰੀਤਾ ਰਸਮਾ ਦਾ ਤ੍ਯਾਗ ਬਾਰਾ ਸਾਲਾ ਦੀ ਉਮਰ ਉਮਰ ਵਿਚ ਹੀ ਆਪਣੇ ਜਨੂੰਨ ਨੂੰ ਤਾਰਨ ਕਰਕੇ ਬੁਲਾਇਆ ਤੇ ਜਨੂੰਨ ਨੇ ਨਾ ਕਰ ਦਿੱਤੀ ਤੇ ਫਰਮਾਯਾ ਦਿਯਾ ਕਾਂਪਾ ਸੰਤੋਕ ਸੁਤ ਜਤ ਗੰਦੀ ਸਤਵਤਤ new ਜੈਕਾ ਹੇਤਾ ਪਾਂਡੇ cutter

ਆਪ ਜੀ ਨੇ ਔਰਤਾ ਨੂੰ ਸਹੀ ਸਥਾਨ ਦਿਲਾਯਾ ਸਮਾਜ ਵਿਚ

ਗੁਰੂ ਨਾਨਕ ਦੇਵ ਜੀ ਇਕ ਜਾਗ ਪੁਰਾਖ੍ਤਾਂ ਓਨਾ ਜੀ ਓਨਾ ਨੇ ਮੇਨੂ ਤਨੀ ਨਿਮਾਣੀ ਹੁਣੀ ਫਾਰਤੀ ਜਨਤਾ ਵਿਚ ਨਾਮੀ ਰੁ ਪਰ ਕੇ ਫਾਰ੍ਤੀਯ ਨੂ ਨੀ ਤਰਕ ਦਲੀਲ ਅਤੀ ਸਸਿ ਬਣਾ ਦਿੱਤਾ

ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਲੇ ਗੁਰੂ ਸਨ ਜਿਨਾ ਨੇ ਸਮਾਜ ਵਿਚੋ ਨੇਕਾ ਬੁਰਾਈਆਂ ਨੂੰ ਖਤਮ ਕਿੱਤਾ ਜਾਤ ਪਾਤ ਭੇਦ ਭਾਵ ਅਨੇਕਾਂ ਕਰਿਤਿਯਾਂ ਨੂੰ ਖਤਮ ਕਿੱਤਾ ਲੰਗਰ ਪ੍ਰਥਾ ਦੀ ਸਪਨਾ ਕਿੱਟੀ ਅਤੀ ਆਪ ਦੀ ਜੀ ਨੇ ਖਾਈ ਯਾਤ੍ਰਾਮਾ ਕਿਤਿਯਾਂ ਜੋ ਕੇ ਆਪ ਨੇ ਯਾ ਪੇਦ੍ਲ੍ਯ ਕਿਤਿਯਾਂ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਨ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ

ਆਪ ਜੀ ਨੇ ਨੋਕਰੀ ਵੀ ਕਿੱਟੀ ਸੀ ਜਾ ਆਪ ਨੇ ਦਿਜੇ ਦੇ ਕੋਲ ਜੀਰਾਂ ਜਿਡੇ ਕੋਲ ਆਪ ਨੇ ਬਾਰੀ ਇਸ ਕਾਮ ਨੂ ਬਾਰੇ ਇਮਾਨਦਾਰੀ ਅਤੀ ਲਗਨਾ ਨੂ ਪੀਰੀ ਚਾਰ੍ਹਾਯਾ ਆਪਣੀ ਬੀ ਰੂਪੀ ਦਾ ਸਤਯ ਸੋਦਾ ਕਿੱਤਾ ਸੀ ਅਜੇ ਵੀ ਲੰਗਰ ਫਾਰ੍ਤਾਲੀ ਚਲ ਜਾਇਏ ਮਜਾ ਨੂ ਖੇਤਾ ਵਿਚ ਚਾਰੋੰਦੇ ਅੰਤ ਪੰਦਰਾ ਸੋ ਊਂਤਾਲੀ ਈਸਵੀ ਨੂ ਆਪ ਚੋ ਜੋਤੀ ਜੋਤ ਨੂ ਸਮਾਂ ਗਏ ਸਨ ਇਥੇ ਆਪ ਅਜ ਵੀ ਆਪ ਦਾ ਜੋ ਹੈ ਉਹ ਮੌਜੂਦ ਹੈ ਕ੍ਰਿਤਪੁਰ ਸਾਹਿਬ ਪਾਕਿਸਤਾਨ ਵਿਚ ਪੰਦਰਾ ਸੋ ਊਂਤਾਲੀ ਚ ਮਨੁ ਆਪ ਜੋਤੀ ਜੋਤ ਮਨ ਗਏ ਸਨ ਆਪ ਦੀ ਸ਼ਿਖਾ ਦੀ ਪਹਲੇ ਗੁਰੂ ਸਨ ਅਪਨੀ ਨਿਖ ਹੁਣ ਸਮਾਜੀ ਕਾਮ ਕਿਤੇ ਆਪ ਜੀ ਨੇ ਸ਼੍ਰੀ ਗੁਰੂ ਅੰਗਾ ਦੇਵ ਜੀ ਨੂ ਆਪਣੀ ਗੱਡੀ ਗੱਡੀ ਥਾਪੀ ਸੀ ਤਾ ਸ਼੍ਰੀ ਗੁਰੂ ਅੰਗਾ ਦੇਵ ਜੀ ਸ਼ਿਖਾ ਦੇ ਦੂਜੇ ਗੁਰੂ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਨਿਕ ਟਰਮ ਕੰਡਾ ਨੂ ਦੂਰ ਕਿੱਤਾ ਅਬ੍ਜੀਤ ਕੀ ਪਰਮਾਤਮਾ ਦੀ ਫਾਕਤੀ ਕਰ ਦੇ ਸਨ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

ਗਣਤੰਤਰ ਦਿਵਸ ਭਾਰਤ ਦਾ ਰਾਸ਼ਟਰੀ ਤਿਉਹਾਰ ਹੈ। ਇਹ ਹਰ ਸਾਲ ਛੱਬੀ ਜਨਵਰੀ ਨੂੰ ਮਨਾਇਆ ਜਾਣ ਵਾਲਾ ਦਿਨ ਹੈ। ਜਿਸ ਨੂੰ ਹਰ ਭਾਰਤੀ ਪੂਰੇ ਉਤਸ਼ਾਹ ਜੋਸ਼ ਅਤੇ ਸਤਿਕਾਰ ਨਾਲ ਮਨਾਉਂਦਾ ਹੈ। ਰਾਸ਼ਟਰੀ ਤਿਉਹਾਰ ਹੋਣ ਕਰਕੇ ਇਸ ਨੂੰ ਸਾਰੇ ਧਰਮਾਂ, ਸੰਪਰਦਾਵਾਂ ਅਤੇ ਜਾਤਾਂ ਦੇ ਲੋਕ ਮਨਾਉਂਦੇ ਹਨ। ਡਾਕਟਰ ਬੀ. ਆਰ. ਅੰਬੇਡਕਰ ਦੀ ਪ੍ਰਧਨਗੀ ਹੇਠ ਭਾਰਤੀ ਸੰਵਿਧਾਨ ਨੂੰ ਸਦਨ ਵਿੱਚ ਰੱਖਿਆ ਗਿਆ। ਸੰਵਿਧਾਨ ਦੋ ਸਾਲ ਗਿਆਰਾਂ ਮਹੀਨੇ ਅਠਾਰਾਂ ਦਿਨਾਂ ਵਿੱਚ ਤਿਆਰ ਕੀਤਾ ਗਿਆ। ਸੀ। ਅੰਤ ਵਿੱਚ ਛੱਬੀ ਜਨਵਰੀ ਉਨੀ ਸੌ ਪੰਜਾਹ ਨੂੰ